ਜਿਵੇਂ ਕਿ ਦੇਖ ਪਾ ਰਹੀ ਹਾਂ ਚਸ਼ਮੇ ਦੀ ਦੁਕਾਨ ਦਿਖਾਈ ਦੇ ਰਹੀ ਹੈ ਜਿਵੇਂ ਕਿ ਦੇਖ ਪਾ ਰਹੀ ਹਾਂ ਕਾਊਂਟਰ ਚੈਸ ਆਏ ਵਿਜ਼ਨ ਰੀਡੈਂਟੀਫਾਈ ਲਿਖਆ ਹੋਇਆ ਏ ਜਿਵੇਂ ਕਿ ਦੇਖ ਪਾ ਰਹੀ ਹਾਂ।

ਹਰਾ ਭਰਾ ਦਰਖਤ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਸੜਕ ਦੋ ਬੱਸਾਂ ਖੜ੍ਹੀਆਂ ਦਿਖਾਈ ਦੇ ਰਹੀਆਂ ਨੇ।

ਦੇਖ ਪਾ ਰਹੀ ਹਾਂ ਇੱਕ ਕਮਰਾ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਵਿਅਕਤੀ ਨੇ ਪੈਰ ਨਾਲ ਦਰਵਾਜ਼ਾ ਖੋਲ੍ਹ ਕੇ ਰਖਿਆ ਹੋਇਆ ਹੈ ਜਿਵੇਂ ਕਿ ਦੇਖ ਪਾ ਰਹੀ ਹਾਂ ਸਮਾਨ ਬਾਹਰ ਕੱਢਣਾ ਚਾਹ ਰਿਹਾ ਹੈ ਜਿਵੇਂ ਕਿ ਦੇਖ ਪਾ ਰਹੀ ਹਾਂ ਇੱਕ ਬੈੱਡ --

ਦੇਖ ਪਾ ਰਹੀ ਹਾਂ ਇੱਥ ਕੈਬਿਨ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਇੱਕ ਸਾਹਮਣੇ ਕਾਲੇ ਰੰਗ ਦੇ ਕਪੜੇ ਪਾਇਆ ਵਿਅਕਤੀ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਇੱਕ ਵਿਅਕਤੀ ਸੈਲਫੀ --

ਕੁੱਲਰ ਚਿੱਟੇ ਰੰਗ ਦਾ ਪਿਆ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਸਪਲਾਈ ਚੇਨ ਦਿਖਾਈ ਦੇ ਰਹੀ ਏ।

ਜੀ ਦੇਖ ਪਾ ਰਹੀ ਏ ਸੋਨਾ ਮਨਮੋਹਨਾ ਦ੍ਰਿਸ਼ ਦਿਖਾਈ ਦੇ ਰਿਹਾ ਹੈ ਜੇ ਬਿਲਕੁਲ ਹੀ ਸ਼ਾਂਤਮਈ ਦ੍ਰਿਸ਼--

ਜਿਵੇਂ ਕਿ ਦੇਖ ਪਾ ਰਹੀ ਹਾਂ ਕਾਫੀ ਸਾਰੀ ਮਸ਼ੀਨ ਦਿਖਾਈ ਦੇ ਰਹੀ ਹੈ ਜਿਵੇਂ ਕਿ ਦੇਖ ਪਾ ਰਹੀ ਹਾਂ ਬਹੁਤ ਹੀ ਸਾਫ਼ ਸੁਥਰਾ ਜਿਹਾ ਮਾਹੌਲ --

ਦੇਖ ਪਾ ਰਹੀ ਹਾਂ ਇੱਕ ਮੰਦਿਰ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਇੱਕ ਪੰਡਿਤ ਜੀ ਨੇ ਜਿਹੜੇ ਕਿ ਹਵਨ ਦੀ ਅੱਗ ਬਾਲਦੇ ਹੋਏ ਦਿਖਾਈ ਦੇ ਰਹੇ ਨੇ।

ਜਿਵੇਂ ਕਿ ਦੇਖ ਪਾ ਰਹੀ ਹਾਂ ਇੱਕ ਮਾਤਾ ਰਾਣੀ ਦਾ ਮੰਦਿਰ ਦਿਖਾਈ ਦੇ ਰਿਹਾ ਏ ਜਿਵੇਂ ਕਿ ਦੇਖ ਪਾ ਰਹੀ ਹਾਂ ਇੱਕ ਹਰਾ ਭਰਾ ਦਰਖਤ ਦਿਖਾਈ ਦੇ ਰਿਹਾ ਏ।

ਦੇਖ ਪਾ ਰਹੀ ਹਾਂ ਇੱਕ ਪਾਰਕ ਦਾ ਮਨਮੋਹਣਾ ਸੋਹਣਾ ਦ੍ਰਿਸ਼ ਦਿਖਾਈ ਦੇ ਰਿਹਾ ਏ ਚਾਰੋਂ ਪਾਸੇ ਹਰਿਆਲੀ ਹੀ ਹਰਿਆਲੀ ਪੇੜ੍ਹ ਪੋਦੇ ਦਿਖਾਈ ਦੇ ਰਹੇ ਨੇ।

ਪੇੜ੍ਹ ਪੌਦੇ ਲੱਗੇ ਹੋਏ ਦਿਖਾਈ ਦੇ ਰਹੇ ਨੇ ਬਹੁਤ ਹੀ ਸੋਹਣਾ ਮਨਮੋਹਣਾ ਦ੍ਰਿਸ਼ ਦਿਖਾਈ ਦੇ ਰਿਹਾ ਏ ਹਰਿਆਲੀ ਹੀ ਹਰਿਆਲੀ ਏ।

ਜਿਵੇਂ ਕੀ ਮੈਂ ਦੇਖ ਪਾ ਰਹੀ ਇੱਕ ਅਸਪਤਾਲ ਦਿਖਾਈ ਦੇ ਰਿਹਾ ਹੈ ਜਿਵੇਂ ਕੀ ਮੈਂ ਦੇਖ ਪਾ ਰਹੀ ਕਾਲੇ ਰੰਗ ਦੇ ਬੋਰਡ ਵਿਚ ਲਿਖਿਆ ਐ ਪ੍ਰਿਮਲ ਸ਼ੁਪਰ ਸਪੈਸ਼ਲਟੀ ਹੌਸਪੀਟਲ ।

ਦੇਖ ਪਾ ਰਹੀ ਹਾਂ ਆਸ-ਪਾਸ ਜਾਣ ਵਾਲੀ ਰਸਤਾ ਦਿਖਾਈ ਦੇ ਰਿਹਾ ਹੈ ਜਿਵੇਂ ਕਿ ਮੈਂ ਦੇਖ ਪਾ ਰਹੀ ਹਾਂ ਆਲੇ-ਦੁਆਲੇ ਜਿਹੜੇ ਕਿ ਨੇ --